ਇਸ ਫੋਟੋ ਵਿੱਚ ਇੱਕ ਘਰ ਦਿਖਾਈ ਦੇ ਰਿਹਾ ਹੈ ਤੇ ਸਾਹਮਣੇ ਇੱਕ ਸ਼ੈਡ ਪਾਇਆ ਹੋਇਆ ਹੈ।

ਤੇ ਸਾਹਮਣੇ ਬਹੁਤ ਸਾਰੀਆ ਬੱਚਿਆਂ ਦੀਆਂ ਚੀਜ਼ਾਂ ਪਈਆਂ ਹੋਈਆਂ ਨੇ।

ਇਸ ਤਸਵੀਰ ਦੇ ਵਿੱਚ ਬਹੁਤ ਸਾਰੀਆਂ ਮੁਹਰਤੀਆਂ ਪਈਆਂ ਹੋਈਆਂ ਦਿਖਾਈ ਦੇ ਰਹੀਆਂ ਹਨ।

ਇਸ ਤਸਵੀਰ ਦੇ ਵਿਚ ਇੱਕ ਸਕੂਲ ਦਿਖਾਈ ਦੇ ਰਿਹਾ ਹੈ ਨਾਲ ਨਾਲ ਬਹੁਤ ਸਾਰੇ ਰੁੱਖ ਬੂਟੇ ਵੀ ਦਿਖਾਈ ਦੇ ਰਹੇ ਹਨ।

ਸੰਤਰੀ ਰੰਗ ਦੇ ਪੀਲੇ ਰੰਗ ਦੇ ਫੁੱਲ ਲੱਗੇ ਹੋਏ ਹਨ।

ਇਸ ਤਸਵੀਰ ਦੇ ਵਿੱਚ ਬਹੁਤ ਸਾਰੇ ਫਲ ਦਿਖਾਈ ਦੇ ਰਹੇ ਹਨ ਤਰਬੂਜ ਸੰਤਰੇ ਅਮਰੂਦ ਸੇਬ।

ਤੇ ਲਾਈਟਾਂ ਲੱਗੀਆਂ ਹੋਈਆਂ ਹਨ ਤੇ ਬੋਤਲ ਵੀ ਪਈਆਂ ਦਿਖਾਈ ਬੋਤਲਸ ਬੋਤਲ ਪਈਆਂ ਦਿਖਾਈ ਦੇ ਰਹੀਆਂ ਹਨ।

ਤੇ ਇਥੇ ਸਾਹਮਣੇ ਇੱਕ ਬੜਾ ਗੇਟ ਵੀ ਲੱਗਿਆ ਹੈ ਇਹ ਸਕੂਲ ਨਰਸਰੀ ਤੋਂ ਦਸਵੀਂ ਤੱਕ ਬੋਰਡ ਤੇ ਲਿਖਿਆ ਹੋਇਆ ਹੈ।

ਇਸ ਤਸਵੀਰ ਦੇ ਵਿੱਚ ਸਫੇਦ ਰੰਗ ਦੀਆਂ ਗੱਡੀਆਂ ਦਿਖਾਈ ਦੇ ਰਹੀਆਂ ਹਨ।

ਤੇ ਪਿੱਛੇ ਇੱਕ ਬਹੁਤ ਬੜਾ ਬੋਰਡ ਲੱਗਿਆ ਹੋਇਆ ਹੈ ਤੇ ਇਸਦੇ ਪਿੱਛੇ ਇੱਕ ਹੋਟਲ ਬਣਿਆ ਹੋਇਆ ਹੈ।

ਤੇ ਹਰੇ ਰੰਗ ਦਾ ਉੱਪਰ ਛਾਂ ਕਰਕੇ ਪਰਦਾ ਵੀ ਪਾਇਆ ਹੋਇਆ ਹੈ ਤੇ ਇੱਕ ਛੋਟੀ ਗਾਂ ਥੱਲੇ ਬੈਠੀ ਹੋਈ ਹੈ।

ਇਸ ਤਸਵੀਰ ਦੇ ਵਿੱਚ ਇੱਕ ਬਹੁਤ ਵੱਡਾ ਗਰਾਊਡ ਦਿਖਾਈ ਦੇ ਰਿਹਾ ਹੈ ਨਾਲ ਹੀ ਖੰਬੇ ਲੱਗੇ ਹੋਏ ਹਨ ਜਿਹਨਾਂ ਦੇ ਉੱਪਰ ਲਾਈਟਾਂ ਲੱਗੀਆਂ ਹੋਈਆਂ ਹਨ।

ਕੁੱਛ ਬੱਚੇ ਵੀ ਖੜੇ ਹੋਏ ਹਨ ਜਿਨ੍ਹਾਂ ਨੇ ਹਰੇ ਰੰਗ ਤੇ ਗੁਲਾਬੀ ਰੰਗ ਦੇ ਕੱਪੜੇ ਪਾਏ ਹੋਏ ਹਨ।

ਇਸ ਫੋਟੋ ਦੇ ਵਿੱਚ ਇੱਕ ਬੜਾ ਗੇਟ ਲੱਗਿਆ ਦਿਖਾਈ ਦੇ ਰਿਹਾ ਆ ਗੇਟ ਦੇ ਅੰਦਰ ਇੱਕ ਰੇੜੀ ਲੱਗੀ ਹੋਈ ਦਿਖਾਈ ਦੇ ਰਹੀ ਆ ਕਹੀ --

ਨੀਲੇ ਰੰਗ ਦਾ ਸੋਫਾ ਵੀ ਲੱਗਿਆ ਹੋਇਆ ਤੇ ਉਹਦੇ ਸਾਹਮਣੇ ਇੱਕ ਮੇਜ ਲੱਗਿਆ ਉਪਰ ਲਾਈਟ ਵੀ ਲੱਗੀ ਹੋਈ ਹੈ।

ਤੇ ਇੱਕ ਸਾਹਮਣੇ ਰੁੱਖ ਵੀ ਲੱਗਿਆ ਹੋਇਆ ਦਿਖਾਈ ਦੇ ਰਿਹਾ ਹੈ ਤੇ ਮਿੱਟੀ ਪੱਟੀ ਹੋਈ ਹੈ।

ਤੇ ਔਰਤ ਖੜੀ ਹੋਈ ਹੈ ਤੇ ਇੱਕ ਬਹੁਤ ਬੜਾ ਖੁੱਲਾ ਜਿਹਾ ਮੈਦਾਨ ਹੈ ਸਾਹਮਣੇ ਕੁਛ ਇੱਟਾਂ ਵੀ ਪਈਆਂ ਹੋਈਆਂ ਹਨ ਤੇ ਛੋਟੇ ਛੋਟੇ ਚੂਚੇ ਵੀ ਵਿੱਚ ਘੁੰਮ ਰਹੇ ਹਨ।

ਪਿੱਛੇ ਇੱਕ ਆਦਮੀ ਵੀ ਖੜ੍ਹਾ ਹੋਇਆ ਦਿਖਾਈ ਦੇ ਰਿਹਾ ਹੈ ਇੱਕ ਬੜਾ ਦਰਖਤ ਵੀ ਲੱਗਿਆ ਹੋਇਆ ਹੈ।

ਇਸ ਤਸਵੀਰ ਦੇ ਵਿੱਚ ਆਦਮੀ ਦਿਖਾਈ ਦੇ ਰਹੇ ਹਨ ਉਹਨਾਂ ਦੇ ਸਾਹਮਣੇ ਦੋ ਬਾਲਟੀਆਂ ਪਈਆਂ ਹੋਈਆਂ ਹਨ।

ਤੇ ਨਾਲ ਹੀ ਪੌੜੀ ਵੀ ਪਈ ਹੋਈ ਏ ਇਹ ਫਰਸ਼ ਸਾਫ ਕਰ ਰਹੇ ਹਨ।

ਤੇ ਛੋਟੇ ਛੋਟੇ ਦਰਖਤ ਬੂਟੇ ਵੀ ਲੱਗੇ ਹੈ ਕੁਛ ਪੱਥਰ ਵੀ ਪਏ ਹੋਏ ਦਿਖਾਈ ਦੇ ਰਹੇ ਹਨ।

ਨੀਲੇ ਰੰਗ ਦਾ ਤੇ ਜਾਮਨੀ ਰੰਗ ਦਾ ਹਰੇ ਰੰਗ ਦਾ ਸੂਟ ਇੱਥੇ ਪਿਆ ਹੋਇਆ ਦਿਖਾਈ ਦੇ ਰਿਹਾ ਹੈ।

ਜਿਸ ਨੇ ਕਾਲੇ ਰੰਗ ਦਾ ਬੈਗ ਪਾਇਆ ਹੋਇਆ ਹੈ ਇੱਕ ਹੋਰ ਆਦਮੀ ਜਾ ਜਾ ਰਿਹਾ ਹੈ।